ਇਹ ਇੱਕ ਜਗਹਾ ਆ ਜਿੱਥੇ ਕਿ ਬਹੁਤ ਹੀ ਜਿਆਦਾ ਫੁੱਲ ਲੱਗੇ ਹੋਏ ਆ।

ਫੁੱਲ ਬਹੁਤ ਹੀ ਜਿਆਦਾ ਆ ਰਹੇ ਪਿੱਛੇ ਇਕ ਬੰਦਾ ਵੀ ਖਲੋਤਾ ਹੋਇਆ--

ਏਹ ਇੱਕ ਜਗਾਹ ਹੈ ਦੇ ਵਿੱਚ ਕੰਚ ਦੇ ਸ਼ੀਸ਼ੇ ਲੱਗੇ ਹੋਏ ਹਨ।

ਮਹਿਰੂਨ ਕਲਰ ਦਾ ਹੈ ਔਰ ਗੱਡੀ ਨੂੰ ਬਹੁਤ ਹੀ ਵਧੀਆ ਵੀਲ ਪਾਏ ਹੋਏ ਹਨ ਗੱਡੀ ਨੂੰ ਲਾਈਟਾਂ ਵੀ ਲੱਗੀਆਂ ਹੋਈਆਂ--

ਇਹ ਇੱਕ ਕੇਕ ਹੈ ਕੇਕ ਦੇ ਬਾਹਰ ਦਿਨ ਬਿਸਕੁਟ ਵੀ ਲੱਗੇ ਹੋਏ ਹਨ।

ਕੋੱਕਾ ਕੋਲਾ ਰੰਗ ਦਾ ਹੈ ਔਰ ਇਸਦੇ ਵਿੱਚ ਹੀ ਦੋ ਬਿਸਕੁਟ ਲੱਗੇ ਹੋਏ ਹਨ ਜੋ ਕਿ ਕੋੱਕਾ ਕੋਲਾ ਰੰਗ ਦੇ ਹਨ।

ਦੋ ਸੋ ਨਨਿੰਵੇ ਉਹਦੇ ਪਿੱਛੇ ਇੱਕ ਹੋਰ ਪੋਸਟਰ ਬੋਰਡ ਲੱਗਿਆ ਹੋਇਆ।

ਇਹ ਇੱਕ ਦੁਕਾਣ ਹੈ ਦੁਕਾਣ ਦੇ ਉੱਪਰ ਇੱਕ ਪੋਸਟਰ ਲੱਗਾ ਹੋਇਆ ਜਿਸਦੇ ਉੱਪਰ ਲਿਖਿਆ ਹੋਇਆ ਪੀ_ਐੱਚ_ਡੀ --

ਨੰਬਰ ਨਾਈਨ ਨਾਈਨ ਏਟ ਏਟ ਏਟ ਏਟ ਜੀਰੋ --

ਔਰ ਇੱਥੇ ਡੇਰੀ ਖੁੱਲੀ ਹੋਈ ਹੈ ਇਥੇ ਤਾਜਾ ਦੁੱਧ ਦਹੀ ਮੱਖਣ ਮਿਲਦਾ ਹੈ।

ਹੋਰ ਦੋ ਇੱਕ ਦੋ ਬੰਦੇ ਇੱਕ ਬੰਦਾ ਬੈਠਾ ਹੋਇਆ ਅਤੇ ਇੱਕ ਬੰਦਾ ਤੁਰ ਰਿਹਾ ਹੈ ਇਹਨਾਂ ਦੋਹਾਂ ਦੇ ਚੇਹਰੇ ਨਜ਼ਰ ਨਹੀਂ ਆ ਰਹੇ ਹਨ।